ਦੋਸਤੋ ਨਮਸਕਾਰ ਜਿਊਜੇਬਰਾ ਵਿਚ ਚਤੁਰਭੁਜ ਦੇ ਗੁਣ ਸਮਝਣ ਲਈ ਇਸ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਕ੍ਰਿਪਾ ਕਰਕੇ ਧਿਆਨ ਰੱਖਣਾ ਕਿ ਇਸ ਟਿਯੂਟੋਰਿਅਲ ਦਾ ਉਦੇਸ਼ ਅਸਲ ਕੰਪਾਸ ਬੋਕਸ ਦੀ ਥਾਂ ਲੈਣਾ ਨਹੀਂ ਹੈ
ਜਿਉਜੇਬਰਾ ਵਿਚ ਸੰਰਚਨਾ ਦੇ ਗੁਣਾਂ ਨੂੰ ਸਮਝਣ ਲਈ ਆਕਾਰ ਬਣਾਏ ਜਾਂਦੇ ਹਨ
ਅਸੀਂ ਮੰਨਦੇ ਹਾਂ ਕਿ ਤੁਹਾਨੂੰ ਜਿਉਜੇਬਰਾ ਦਾ ਮੁੱਢਲਾ ਗਿਆਨ ਹੈ
ਜੇ ਕਰ ਨਹੀਂ ਤਾਂ ਕ੍ਰਿਪਾ ਕਰਕੇ ਜਿਉਜੇਬਰਾ ਵਿਚ ਸਬੰਧਤ ਟਿਯੂਟੋਰਿਅਲ ਲਈ ਸਪੋਕਨ ਟਯੂਟੋਰਿਅਲ ਦੀ ਵੈਬਸਾਈਟ ਤੇ ਜਾਉ ਇਸ ਟਯੂਟੋਰਿਅਲ ਵਿਚ ਅਸੀਂ ਚਤੁਰਭੁਜ ਬਣਾਉਣਾ ਸਧਾਰਣ ਚਤੁਰਭੁਜ ਅਤੇ ਵਿਕਰਣ ਨਾਲ ਚਤੁਰਭੁਜ ਬਣਾਉਣਾ ਸਿੱਖਾਂਗੇ ਅਤੇ ਇਹਨਾਂ ਦੇ ਗੁਣਾਂ ਬਾਰੇ ਵੀ ਸਿੱਖਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਇਸਤੇਮਾਲ ਕਰ ਰਹੀ ਹਾਂ ਲਿਨਕਸ ਅੋਪਰੇਟਿੰਗ ਸਿਸਟਮ ਉਬੰਤੂ ਵਰਜ਼ਨ 1110 ਲਿਨਕਸ ਆਪਰੇਟਿੰਗ ਸਿਸਟਮ ਉਬੁੰਟੂ ਵਰਜ਼ਨ 1110 ਜਿਉਜੇਬਰਾ ਵਰਜ਼ਨ 3247
ਅਸੀਂ ਸੰਰਚਨਾ ਬਣਾਉਣ ਲਈ ਇਹਨਾਂ ਜਿਉਜੇਬਰਾ ਟੂਲਜ਼ ਦਾ ਇਸਤੇਮਾਲ ਕਰਾਂਗੇ
ਸਰਕਲ ਵਿਦ ਸੈਂਟਰ ਥਰੂ ਪੋਆਇਂਟ ਪੋਲੀਗਨ ਕੋਣ ਸਮਾਂਤਰ ਰੇਖਾ ਦੋ ਬਿੰਦੂਆਂ ਵਿਚ ਖੰਡ ਅਤੇ ਟੈਕਸਟ ਇੰਸਰਟ ਕਰਨਾ ਆਉ ਨਵੀਂ ਜਿਉਜੇਬਰਾ ਵਿੰਡੋ ਤੇ ਜਾਂਦੇ ਹਾਂ ਇਸ ਲਈ ਡੈਸ਼ ਹੋਮ ਮੀਡਿਆ ਐਪਲੀਕੇਸ਼ਨਜ਼ ਤੇ ਕਲਿਕ ਕਰੋ
ਟਾਈਪ ਦੇ ਅਧੀਨ ਐਜੂਕੇਸ਼ਨ ਅਤੇ ਜਿਉਜੇਬਰਾ ਤੇ ਕਲਿਕ ਕਰੋ
ਆਉ ਅਸੀਂ ਹੁਣ ਕੇਂਦਰ A ਦੇ ਨਾਲ ਇਕ ਗੋਲੇ ਦੀ ਰਚਨਾ ਕਰੀਏ ਜਿਹੜਾ ਬਿੰਦੂ B ਤੋਂ ਹੋ ਕੇ ਗੁਜਰਦਾ ਹੈ
ਇਹ ਕਰਨ ਲਈ ਟੂਲਬਾਰ ਵਿਚ ਸਰਕਲ ਵਿਦ ਸੈਂਟਰ ਥਰੂ ਪੋਆਇਂਟ ਟੂਲ ਤੇ ਕਲਿਕ ਕਰੋ
ਡਰਾਇੰਗ ਪੈਡ ਤੇ ਕਲਿਕ ਕਰੋ
ਕੇਂਦਰ ਦੇ ਰੂਪ ਵਿਚ ਬਿੰਦੂ A ਅਤੇ ਫਿਰ ਤੋਂ ਕਲਿਕ ਕਰਨ ਤੇ ਸਾਨੂੰ ਬਿੰਦੂ B ਮਿਲਦਾ ਹੈ
ਗੋਲਾ ਪੂਰਾ ਹੋ ਗਿਆ ਹੈ
ਆਉ ਕੇਂਦਰ C ਨਾਲ ਇਕ ਹੋਰ ਗੋਲਾ ਬਣਾਉਂਦੇ ਹਾਂ ਜਿਹੜਾ D ਤੋਂ ਹੋ ਕੇ ਗੁਜਰਦਾ ਹੈ
ਡਰਾਇੰਗ ਪੈਡ ਤੇ ਕਲਿਕ ਕਰੋਇਹ ਬਿੰਦੂ C ਦਰਸਾਉਂਦਾ ਹੈ
ਫਿਰ ਤੋਂ ਕਲਿਕ ਕਰੋ ਸਾਨੂੰ ਬਿੰਦੂ Dਮਿਲਦਾ ਹੈ
ਦੋਨੋ ਗੋਲੇ ਦੋਨਾਂ ਬਿੰਦੂਆਂ ਤੇ ਕੱਟਦੇ ਹਨ
ਨਿਊ ਪੋਆਇਂਟ ਦੇ ਨੀਚੇ ਇੰਟਰਸੈਕਟ ਟੂ ਅੋਬਜੇਕਟਜ਼ ਟੂਲ ਤੇ ਕਲਿਕ ਕਰੋ
E ਅਤੇ F ਦੇ ਰੂਪ ਵਿਚ ਕੱਟਵੇਂ ਬਿੰਦੂਆਂ ਤੇ ਕਲਿਕ ਕਰੋ
ਅੱਗੇ ਪੋਲੀਗਨ ਟੂਲ ਤੇ ਕਲਿਕ ਕਰੋ
ਬਿੰਦੂ ਏ ਈ ਸੀ F ਅਤੇ ਇਕ ਵਾਰ ਦੁਬਾਰਾ A ਤੇ ਕਲਿਕ ਕਰੋ
ਇਥੇ ਇਕ ਚਤੁਰਭੁਜ ਬਣ ਗਿਆ ਹੈ
ਅਸੀਂ ਐਲਜੇਬਰਾ ਵਿਊ ਵਿਚ ਵੇਖ ਸਕਦੇ ਹਾਂ ਕਿ ਨਾਲ ਲਗਦੇ ਹਿੱਸਿਆਂ ਦੇ 2 ਜੋੜੇ ਬਰਾਬਰ ਹਨ
ਤੁਸੀਂ ਜਾਣਦੇ ਹੋ ਕਿਉਂ ਕੀ ਤੁਸੀਂ ਇਸ ਚਤੁਰਭੁਜ ਦਾ ਨਾਮ ਪਤਾ ਕਰ ਸਕਦੇ ਹੋ ਆਉ ਹੁਣ ਇਸ ਫਾਈਲ ਨੂੰ ਸੇਵ ਕਰਦੇ ਹਾਂFilegtgt ਸੇਵ Asਤੇ ਕਲਿਕ ਕਰੋ
ਮੈਂ ਇਸ ਫਾਈਲ ਦਾ ਨਾਮ simple ਕੁਆਡਰੀਲੇਟਰਲ ਟਾਈਪ ਕਰਾਂਗੀ ਅਤੇ ਸੇਵ ਤੇ ਕਲਿਕ ਕਰਾਂਗੀ

ਆਉ ਹੁਣ ਵਿਕਰਣ ਦੇ ਨਾਲ ਚਤੁਰਭੁਜ ਬਣਾਉਂਦੇ ਹਾਂ
ਆਉ ਨਵੀਂ ਜਿਉਜੇਬਰਾ ਵਿੰਡੋ ਖੋਲ੍ਹੀਏ ਫਾਈਲ ਨਿਊ ਤੇ ਕਲਿਕ ਕਰੋ
ਟੂਲਬਾਰ ਤੋਂ ਦੋ ਬਿੰਦੂਆਂ ਵਿਚ ਵ੍ਰਤ ਖੰਡ ਟੂਲ ਚੁਣੋ
ਵ੍ਰਤ ਖੰਡ ਨੂੰ ਬਣਾਉਣ ਲਈ ਡਰਾਇਂਗ ਪੈਡ ਤੇ ਬਿੰਦੂ A ਅਤੇ ਫਿਰ B ਤੇ ਕਲਿਕ ਕਰੋ
ਵ੍ਰਤ ਖੰਡ ਏਬੀ ਬਣ ਗਿਆ ਹੈ
ਆਉ ਕੇਂਦਰ A ਨਾਲ ਇਕ ਗੋਲਾ ਬਣਾਈਏ ਜਿਹੜਾ ਬਿੰਦੂ B ਵਿਚੋਂ ਹੋ ਕੇ ਗੁਜਰਦਾ ਹੈ
ਇਹ ਕਰਨ ਲਈ ਸਰਕਲ ਵਿਦ ਸੈਂਟਰ ਥਰੂ ਪੋਆਇਂਟ ਟੂਲ ਤੇ ਕਲਿਕ ਕਰੋ
ਕੇਂਦਰ ਦੇ ਰੂਪ ਵਿਚ ਬਿੰਦੂ A ਨਾਲ ਅਤੇ ਫਿਰ ਬਿੰਦੂ B ਤੇ ਕਲਿਕ ਕਰੋ
ਟੂਲਬਾਰ ਤੋਂ ਨਿਊ ਪੋਆਇੰਟ ਟੂਲ ਚੁਣੋ
ਬਿੰਦੂ ਚ ਦੇ ਰੂਪ ਵਿਚ ਘੇਰਾ ਤੇ ਕਲਿਕ ਕਰੋ
ਆਉ ਅਸੀਂ A ਅਤੇ C ਨੂੰ ਜੋੜੀਏ
ਦੋ ਬਿੰਦੂਆਂ ਵਿਚ ਵ੍ਰਤ ਖੰੰਡ ਟੂਲ ਚੁਣੋ
ਬਿੰਦੂ A ਅਤੇ C ਤੇ ਕਲਿਕ ਕਰੋ
ਆਉ ਹੁਣ ਵ੍ਰਤ ਖੰਡ ਏਬੀ ਤੇ ਇਕ ਸਮਾਂਤਰ ਰੇਖਾ ਖਿੱਚੀਏ ਜਿਹੜੀ ਕਿ ਬਿੰਦੂ C ਵਿਚੋਂ ਕੱਟ ਕੇ ਗੁਜਰਦੀ ਹੈ
ਇਹ ਕਰਨ ਲਈ ਟੂਲਬਾਰ ਤੋਂ ਪੈਰਾਲਲ ਲਾਈਨ ਟੂਲ ਚੁਣੋ
ਬਿੰਦੂ C ਤੇ ਕਲਿਕ ਕਰੋ
ਅਤੇ ਫਿਰ ਵ੍ਰਤ ਖੰਡ ਏਬੀ ਤੇ ਕਲਿਕ ਕਰੋ
ਅਸੀਂ ਬਿੰਦੂ B ਲਈ ਪ੍ਰਕ੍ਰਿਆ ਦੋਹਰਾਉਂਦੇ ਹਾਂ
ਬਿੰਦੂ B ਤੇ ਕਲਿਕ ਕਰੋ
ਅਤੇ ਫਿਰ ਵ੍ਰਤ ਖੰਡ ਏਸੀ ਤੇ ਕਲਿਕ ਕਰੋ
ਧਿਆਨ ਦਿਉ ਕਿ ਵ੍ਰਤ ਖੰਡ ਏਬੀ ਦੀ ਸਮਾਂਤਰ ਰੇਖਾ ਅਤੇ ਵ੍ਰਤ ਖੰਡ ਏਸੀ ਦੀ ਸਮਾਂਤਰ ਰੇਖਾ ਇਕ ਬਿੰਦੂ ਤੇ ਕੱਟਦੀਆਂ ਹਨ
ਆਉ ਕਾਟਵੇਂ ਬਿੰਦੂ ਨੂੰ D ਦੇ ਰੂਪ ਵਿਚ ਚਿੰਨਿਤ ਕਰੀਏ
ਅੱਗੇ ਦੋ ਬਿੰਦੂਆਂ ਵਿਚ ਵ੍ਰਤ ਖੰਡ ਟੂਲ ਦਾ ਇਸਤੇਮਾਲ ਕਰਦਿਆਂ ਆਉ A ਡ B C ਬਿੰਦੂਆਂ ਨੂੰ ਜੋੜੀਏ
ਅਸੀਂ ਵੇਖਦੇ ਹਾਂ ਕਿ ਵਿਕਰਣ ਏਡੀ ਅਤੇ ਬੀਸੀ ਦੇ ਨਾਲ ਏਬੀਸੀਡੀ ਚਤੁਰਭੁਜ ਬਣ ਗਿਆ ਹੈ
ਵਿਕਰਣ ਇਕ ਬਿੰਦੂ ਤੇ ਕੱਟਦੇ ਹਨ
ਆਉ ਅਸੀਂ ਕੱਟਵੇਂ ਬਿੰਦੂ ਨੂੰ E ਦੇ ਰੂਪ ਵਿਚ ਚਿੰਨਿਤ ਕਰੀਏ
ਡਿਸਟੈਂਸ ਟੂਲ ਦਾ ਇਸਤੇਮਾਲ ਕਰਦਿਆਂ ਆਉ ਜਾਂਚ ਕਰੀਏ ਕਿ ਕੀ ਵਿਕਰਣ ਇਕ ਦੂਜੇ ਨੂੰ ਦੋਭੁਜ ਕਰਦੇ ਹਨ ਐਂਗਲ ਟੂਲ ਵਿਚ ਡਿਸਟੇਂਸ ਜਾਂ ਲੈਂਥ ਟੂਲ ਤੇ ਕਲਿਕ ਕਰੋ
ਬਿੰਦੂ ਏ ਈ ਈ ਡ ਸੀ ਈ ਈ B ਤੇ ਕਲਿਕ ਕਰੋ

ਅੱਗੇ ਅਸੀਂ ਜਾਂਚ ਕਰਾਂਗੇ ਕਿ ਕੀ ਵਿਕਰਣ ਲੰਬਵਤ ਦੋਭਾਜਕ ਹੈ
ਕੋਣ ਨੂੰ ਨਾਪਣ ਲਈ ਕੋਣ ਟੂਲ ਤੇ ਕਲਿਕ ਕਰੋ
aeਸੀ ceਡ ਬਿੰਦੂਆਂ ਤੇ ਕਲਿਕ ਕਰੋ

ਆਉ ਹੁਣ ਟੂਲਬਾਰ ਵਿਚੋਂ ਮੂਵ ਟੂਲ ਚੁਣੀਏ
ਬਿੰਦੂ A ਦੀ ਥਾਂ ਬਦਲਣ ਲਈ ਮੂਵ ਟੂਲ ਦਾ ਇਸਤੇਮਾਲ ਕਰੋ
ਮੂਵ ਟੂਲ ਤੇ ਕਲਿਕ ਕਰੋ A ਤੇ ਮਾਉਸ ਸੂਚਕ ਰੱਖੋ ਅਤੇ ਇਸਨੂੰ ਖਿੱਚੋ
ਧਿਆਨ ਦੇਣਾ ਕਿ ਵਿਕਰਣ ਹਮੇਸ਼ਾ ਇਕ ਦੂਜੇ ਨੂੰ ਦੋਭਾਜਿਤ ਕਰਦੇ ਹਨ ਅਤੇ ਇਹ ਲੰਬਵਤ ਦੋਭਾਜਕ ਹੁੰਦੇ ਹਨ
ਆਉ ਹੁਣ ਇਸ ਫਾਈਲ ਨੂੰ ਸੇਵ ਕਰਦੇ ਹਾਂ
ਫਾਈਲ ਸੇਵ ਏਐਸ ਤੇ ਕਲਿਕ ਕਰੋ
ਮੈਂ ਇਸ ਫਾਈਲ ਦਾ ਨਾਮ ਕੁਆਡਰੀਲੇਟਰਲ ਟਾਈਪ ਕਰਾਂਗੀ ਅਤੇ ਸੇਵ ਤੇ ਕਲਿਕ ਕਰਾਂਗੀ
ਇਸ ਦੇ ਨਾਲ ਅਸੀਂ ਇਸ ਟਿਯੂਟੋਰਿਅਲ ਦੇ ਅੰਤ ਤੇ ਪਹੁੰਚ ਚੁਕੇ ਹਾਂ
ਸੰਖੇਪ ਵਿਚ ਇਸ ਟਿਯੂਟੋਰਿਅਲ ਵਿਚ ਅਸੀਂ ਹੇਠ ਦਿਤੇ ਟੂਲਜ਼ ਦਾ ਇਸਤੇਮਾਲ ਕਰਦਿਆਂ ਚਤੁਰਭੁਜ ਬਣਾਉਣਾ ਸਿੱਖਿਆ ਹੈ ਸਰਕਲ ਵਿਦ ਸੈਂਟਰ ਥਰੂ ਪੋਆਇਂਟ ਪੋਲੀਗਨ ਕੋਣ ਸਮਾਂਤਰ ਲਾਈਨ ਦੋ ਬਿੰਦੂਆਂ ਵਿਚ ਵ੍ਰਤ ਖੰਡ ਅਤੇ ਟੈਕਸਟ ਇੰਸਰਟ ਕਰਨਾ ਅਸੀਂ ਸਧਾਰਣ ਚਤੁਰਭੁਜ ਅਤੇ ਵਿਕਰਣਾਂ ਦੇ ਨਾਲ ਨਾਲ ਚਤੁਰਭੁਜ ਦੇ ਗੁਣਾਂ ਬਾਰੇ ਵੀ ਸਿੱਖਿਆ ਹੈ
ਅਸਾਈਨਮੈਂਟ ਵਿਚ ਮੈਂ ਚਾਹਾਂਗੀ ਕਿ ਤੁਸੀਂ ਇਕ ਰੇਖਾ ਦਾ ਵ੍ਰਤ ਖੰਡ ਏਬੀ ਖਿੱਚੋ ਰੇਖਾ ਦੇ ਉਪਰ ਬਿੰਦੂ C ਚਿੰਨ੍ਹਿਤ ਕਰੋ C ਤੇ ਇਕ ਏਬੀ ਦੀ ਸਮਾਂਤਰ ਰੇਖਾ ਖਿੱਚੋ
ਸਮਾਂਤਰ ਰੇਖਾ ਤੇ ਦੋ ਬਿੰਦੂ D ਅਤੇ E ਨੂੰ ਚਿੰਨ੍ਹਿਤ ਕਰੋ ਏਡੀ ਅਤੇ ਈਬੀ ਬਿੰਦੂਆਂ ਨੂੰ ਜੋੜੋ
ਵ੍ਰਤ ਖੰਡ ਏਬੀ ਤੇ D ਅਤੇ E ਲੰਬਵਤ ਰੇਖਾ ਖਿੱਚੋ ਏਬੀ ਤੇ ਲੰਬਵਤ ਰੇਖਾ ਦੇ ਬਿੰਦੂ F ਅਤੇ G ਨੂੰ ਚਿੰਨ੍ਹਿਤ ਕਰੋ ਦੇ ਦੀ ਦੂਰੀ ਅਤੇ ਡੀਐਫ ਦੀ ਲੰਬਾਈ ਦਾ ਮਾਪ ਕਰੋ
ਸਾਈਨਮੈਂਟ ਦੀ ਆਉਟਪੁਟ ਇਸ ਤਰ੍ਹਾਂ ਦਿੱਸਣੀ ਚਾਹੀਦੀ ਹੈ
ਇਸ ਯੂਆਰਐਲ ਤੇ ਉਪਲੱਭਦ ਵੀਡੀਉ ਵੇਖੋ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
ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ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
ਜਿਆਦਾ ਜਾਣਕਾਰੀ ਲਈ ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਕੰਟੈਕਟ spoken tutorialਓਰਗ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ਤੇ ਉਪਲੱਭਦ ਹੋ
ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਕੌਰ ਰਿਸ਼ਮ ਨੇ ਕੀਤਾ ਹੈ
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ